ਹੂੰ ਹੂੰ ਉਹ ਲਵਾਉਂਦਾ ਵਾ

ਠੀਕ ਆ। call ਆਪੇ ਕਟੀ ਜਾਂਦੀ ਜਾ ਤੂੰ ਘਟਦੀ ਆ ਦਸ ਮਿੰਟ ਬਾਅਦ

ਅੱਛਾ ਵੱਧ ਵੀ ਹੋ ਜਾਂਦੀ ਗੱਲ ਕੀ? ਵੱਧ ਵੀ ਹੋ ਜਾਂਦੀ ਗੱਲ ਆਹੋ ਬਾਅਦ ਚ ਫਿਰ ਮੈ ਲਾਈ ਜਾਣੀ ਹੁਣ ਲਾਈ ਜਾਣਾ ਫਿਰ ਸੱਤ ਘੰਟੇ ਪੂਰੇ ਕਰਨੇ ਆ ਸੱਤ ਵਾਰ ਕਰਨਾ ਹੇਨਾ ਉਹ ਸੱਤ ਵਾਰ

ਸਤਰ ਘੰਟੇ ਆਪਾ ਗੱਲ ਕਰਨੀਆਂ ਸਤਰ ਘੰਟੇ? ਜੇ ਮਨਲਾ ਪ੍ਰਭ ਆਪਾ ਸਤਰ ਘੰਟੇ ਗੱਲ ਕਰਨੀ ਹੋਵੇ ਤਾ ਫਿਰ ਕੀ ਦੀ ਰੀਲ ਪਾਈਏ ਫਿਰ ਤੇ ਜਗਰਾਤਾ ਕਰਲਾਗੇ। ਫਿਟੇਮੂੰਹਤੇਰਾ ਰੱਖਤਾ ਫੋਨ ਗਾੜੀ ਓਵੀ ਚੋਵੀ ਘੰਟੇ ਬਾਰਾਂ ਘੰਟੇ ਹੋਣਾ ਰਾਤ ਨੂੰ ਬਾਰਾਂ ਘੰਟੇ ਈ ਹੁੰਦੇ ਆ ਮੈਨੂੰ ਤਾ ਪਤਾ ਈ ਨਹੀਂ ਆ ਐਵੇ ਰਾਤ ਸਵੇਰ ਤੋਂ ਲੈ ਕੇ ਸ਼ਾਮਾਂ ਤੋਂ ਲੈ ਕੇ ਸਵੇਰ ਦੇ ਸੱਤ ਵਜੇ ਤਕ ਈ ਹੁੰਦਾ। ਆਹੋ ਤੇ ਬਾਰਾਂ ਘੰਟੇ ਹੁੰਦਾ ਜਗਰਾਤਾ ਵੀ

ਹਾਂ ਫਿਰ ਹੋਰ ਕੋਈ ਕਿੱਸਾ ਸੋਚ ਪੀ ਕੀਦਾ ਹੋਊਗਾ ਕਿੱਸੇ ਲਭਲਾਗੇ ਕੋਈ ਨਹੀਂ ਜਦੋ ਮਾਇਆ ਆਉਣ ਲੱਗ ਪੀ ਕਿੱਸੇ ਲਭੇ ਜਾਣੇ ਆਪੇ ਹੀ ਹੋਰ ਕੁਛ ਤੂੰ ਹੁਣ ਕਮਾਈ ਕਰਕੇ ਈ ਆਈ ਘਰੇ ਨਾ ਆਈ ਓਹਨਾ ਚਿਰ

ਤੇਰੇ ਨੋ ਮਿੰਟ ਇਕ ਮਿੰਟ ਰਹਿ ਗਿਆ ਈ ਹਾਂ ਨੋ ਮਿੰਟ ਹੋਗੇ ਮੇਰੇ ਇਕ ਮਿੰਟ ਰਹਿ ਗਿਆ ਫਿਰ ਤੈਨੂੰ ਫਿਰ ਫੋਨ ਕਰ ਲੈਣਾ, ਫਿਰ ਫੋਨ ਕਰ ਲੈਣਾ, ਫਿਰ ਫੋਨ ਕਰ ਲੈਣਾ ਸੱਤ ਵਾਰ ਕੀ ਇਹ ਹੈਂ ਫਿਰ ਤੂੰ ਫਿਰ ਤੂੰ ਆਪ ਈ ਜਾਣਾ ਦਸ ਸਾਤੇ ਚੋਦਾਂ ਇਕ ਸੌ ਚਾਲੀ ਮਿੰਟ, ਇਕ ਸੌ ਚਾਲੀ ਮਿੰਟ ਗੱਲ ਕਰਨੀ ਆ

ਆਹੋ ਤੇ ਤੂੰ ਮੇਰਾ ਫੋਨ ਤੇ ਨੈੱਟ ਬਚ ਜੂ ਇਹਨਾਂ ਈ ਮੇਰਾ ਆਹੋ ਸ਼ੁਕਰ ਕਰ ਮੈ ਤੇਰਾ ਨੈੱਟ ਬਚਾਉਣ ਦੀਆ ਅੱਜ। ਨੈੱਟ ਨਹੀਂ ਮੇਰਾ use ਹੋਣਾ ਮੈ ਕਿਹਾ ਨੈੱਟ ਨਹੀਂ use ਹੋਣਾ ਮੇਰਾ ਰੋਜ਼ ਈ ਤੂੰ ਇਸਤਰਾਂ ਕਿੱਸੇ ਕਰਿਆ ਕਰ ਤੇਰਾ ਨੈੱਟ use ਖਤਮ ਈ ਨਾ ਹੋਵੇ।

ਆਹੋ ਫਿਰ ਮੈ cut ਦੇਣਾ

ਅੱਧਾ ਘੰਟਾ ਹੋਗਿਆ ਦਸ ਇਕ ਦਸ

Hello

ਹਮ ਕਿੱਦਾਂ

ਸਭ ਵਧੀਆ ਵਧੀਆ ਤੂੰ ਸੁਣਾ ਕਿੱਦਾਂ ਮੰਮੀ ਡੈਡੀ?

ਤਾਂ ਫ਼ੋਨ ਨੀ ਆਇਆ ਓਦਣ ਦਾ ਤੇਰਾ ਤੂੰ ਤੁੰ ਕਿੱਥੇ ਰਹਿਨਾ ਤੂੰ। ਫ਼ੋਨ ਯਾਰ ਕੀ ਕਰਨਾ ਸੀ ਉਹ ਕਾਲੇ ਦੀ ਜਨਾਨੀ ਫ਼ੋਨ ਕਰਨਡੀ ਸੀ ਪਰਸੋਂ ਚੋਥੇ।

ਹੋਰ ਯਾਰ ਰਿਸਤੇ ਗੱਲ ਕਰਦੀ ਸੀ

ਤੇ ਉਹ ਕਹਿੰਦੀ ਵੀ ਏਦਾਂ caste ਕਹਿੰਦੀ ਰਾਜਪੂਤ ਆ ਮੈਂ ਕਿਹਾ ਅਸੀਂ ਨੀ ਰਾਜਪੂਤਾਂ ਚ ਕਰਨਾ।

ਬੜਾ ਪੰਗਾ ਪੈ ਜਾਂਦਾ ਯਾਰ ਜਾਤ ਦਾ ਤੇ ਨਾਲੇ ਮੈਨੂੰ ਕਹੀ ਜਾਵੇ ਵੀ ਉੱਥੇ ਦੱਸਣਾ ਨੀ। ਕੀ ਕਵੇ? ਨਾਲ ਮੈਨੂੰ ਕਹੀ ਜਾਵੇ ਵੀ ਉੱਥੇ ਦੱਸਣਾ ਨੀ ਅਸੀਂ ਵੀ ਇਹ ਕ੍ਰਿਸਚਨ ਹੈ ਕੁੜੀ।

ਲੱਗੇਗਾ ਤੇ ਫਿਰ ਤੇ ਪੰਗਾ ਹੀ ਪੈਣਾ। ਆਹੋ

ਕਾਲੇ ਹੋਣੀ ਆਏ ਸੀ ਬਾਅਦ ਚ, ਵਿਆਹ ਤੋਂ ਬਾਅਦ ਚ ਨੀ ਮੈਨੂੰ ਲੱਗਦਾ ਗੇੜਾ ਗੂੜਾ ਮਾਰਿਆ ਹੋਣਾ। ਵਿਆਹ ਤੋਂ ਬਾਅਦ ਮੈਂ ਗਿਆ ਸੀ ਮੈਨੂੰ ਓਦਣ ਲੋੜ ਸੀ ਯਾਰ ਓਦਾਂ ਮੇਰੇ ਕੰਮ ਆ ਜਾਂਦੇ ਹੈ।

ਮੈਂ ਰੁਪਈਆਂ ਚਾਰ ਹਜ਼ਾਰ ਲੈ ਕੇ ਆਇਆ ਮੈਂ ਉਹਦੇ ਕੋਲੋਂ at a time

ਹਮ ਕੰਮ ਆ ਜਾਂਦੇ ਮੌਕੇ ਤੇ ਬੰਦੇ ਠੀਕ ਹੈ ਮਿਲਣਸਾਰ ਹੈ।

ਮੈਂ ਅੱਜ ਤੱਕ ਕਿਸੇ ਨੂੰ ਆਪਣੇ ਘਰ ਨੀ ਵਾੜਿਆ।

ਤੇ ਤੈਨੂੰ ਸਾਡੀਆਂ ਨੀਤਾਂ ਦਾ ਵੀ ਤਾਂ ਪਤਾ ਹੀ ਆ। ਉਹ ਬੰਦਾ ਵੀ ਬੰਦੇ ਨੂੰ ਪਰਖਣ ਹੁੰਦੀ ਹੈ ਏਡੀ ਕੋਈ ਗੱਲ ਥੋੜ੍ਹੀ ਹੈ। ਕਹਿੰਦਾ ਤੂੰ ਇੰਨਾ ਸਮਝਦਾਰ ਬੰਦਾ ਤੂੰ ਕਿੱਦਾਂ ਮਾਰ ਖਾ ਗਿਆ ਇਸ ਗੱਲ ਦੇ ਵਿੱਚ ਮੈਂ ਕਿਹਾ ਚੱਲ ਛੱਡ ਯਾਰ ਇਸ ਗੱਲ ਨੂੰ ਜੋ ਹੋਣਾ ਸੀ ਹੋ ਗਿਆ ਉਹ ਵੀ ਮੈਂ ਕਿਹਾ ਹਾਂ ਜਿਹੜੀ ਗੱਲ ਹੋਣੀ ਹੈ ਉਏ ਫ਼ੋਨ ਐਂਪੀ ਦਾ ਨੀ ਆਇਆ ਐਂਪੀ ਐਂਪੀ ਨਾਲ ਹੋਈ ਗੱਲਬਾਤ ਵੀ ਆਇਆ ਨੀ ਮਾਮਾ ਵਿਆਹ ਐਂਪੀ ਨਾਲ ਇੱਕ ਦਿਨ ਹੋਈ ਸੀ ਗੱਲ

ਏਦਾਂ ਹੀ ਆਂ ਆਪਣੇ ਕੰਮਾਂ ਕਾਜਾਂ ਚ ਰੁੱਝ ਗਿਆ ਹਾਂ ਸਾਲੇ ਦੀ ਕਿਸਮਤ ਬੜੀ ਤੇਜ਼ ਆ ਤਿੰਨ ਬੱਚੇ ਹੋਏ ਉਹਦੀ ਜਨਾਨੀ ਦੇ ਤਿੰਨੇ ਮੁੰਡੇ। Normal ਹੀ ਹੋਏ ਆ? ਆਹ ਹੋਏ ਸੀ normal ਤੇ ਵਧੀਆ ਵਾ ਕਿ ਮੈਂ ਨਾ ਨਜ਼ਾਰੇ ਬੱਝੇ ਪਏ ਉਹਦੇ ਇੱਕ ਬੱਚਾ ਫਿਰ ਉਹਨੇ ਆਪਣੀ ਸਾਲੀ ਨੂੰ ਦਿੱਤਾ ਮੁੰਡਾ।

ਉਹਦੇ ਹੈਨੀ ਸੀ ਬੇਚਾਰੀ ਦੇ ਬੱਚਾ

ਹਾਂ ਤੇ ਉਹਦੇ ਤਿੰਨ ਮੁੰਡੇ ਹੋ ਗਏ ਤੇ ਇੱਕ ਫਿਰ ਉਹਨੇ ਉਹਨੂੰ ਦੇ ਦਿੱਤਾ ਯਾਰ ਆਹ ਪਿੱਛੇ ਗਲੀ ਚ ਬਹੁਤ ਖੱਪ ਪੈਂਦੀ ਹੈ ਇੱਧਰ ਨਾ ਕਿਤੇ ਜਾਲੀਆਂ ਜੂਲੀਆਂ ਲਵਾ ਇੱਥੇ ਸ਼ੀਸ਼ੇ ਸ਼ੂਸ਼ੇ।

ਇਹ ਤੇ ਸਾਰਾ ਤੈਨੂੰ ਪਤਾ ਨੀ ਕੀ ਰੰਬੀਆਂ ਚਮਚੇ ਕੜਸੇ ਫੜਕੇ ਗਲੀ ਪੁੱਟਣ ਲੱਗੇ ਹੁੰਦੇ ਖਰੇ।

ਤੇ ਇੱਧਰ ਉਦੋਂ ਜਾਲੀਆਂ ਕੱਲ੍ਹ ਰਖਵਾਈਆਂ ਸੀ ਇੱਧਰ ਤੇ ਲੋੜ ਹੀ ਨੀ ਸੀ ਪਰੇ ਆਹ ਦੇ ਇੱਕ ਤੇ store ਸੀ ਤੁਹਾਡੀ ਉੱਧਰ store ਚ ਵੀ ਨੀ ਸੀ ਲੋੜ ਇਹ ਹਵਾ ਵਾਸਤੇ ਵੀ ਹਵਾਦਾਰ ਰਹਿਣਗੇ ਕਮਰੇ। ਹਵਾ ਸਾਡੇ ਘਰ ਦੀ ਬਾਹਰ ਨਿਕਲ ਜਾਂਦੀ ਹੈ ਇੱਧਰੋਂ ਦੀ।

ਹੈਂ ਇੱਥੋਂ ਦੀ ਸਾਰਾ ਭੇਤ ਖੁੱਲ ਜਾਂਦਾ ਵਾ ਕੰਨ ਲਾ ਕੇ ਨਾਲ ਸੁਣ ਲੈਂਦੇ ਆ। ਆਹੋ ਇਹ ਤੇ ਗੱਲ ਹੈ

ਗਏ ਹੋਈਏ ਤੇ ਜਾਲੀ ਪੁੱਟ ਕੇ ਤੇ ਇੱਧਰੋਂ ਦੀ ਕਿਸੇ ਨੇ ਵੜਨਾ ਨੀ ਇੱਧਰੋਂ ਦੀ ਵੜ੍ਹ ਜਾਣਾ।

ਚੱਲ ਕੋਈ ਨੀ ਕਰਦੇ ਕੁਛ ਨਾ ਕੁਛ ਕਰਦੇ ਹਾਂ।

ਕਰਦੇ ਹਾਂ ਕੋਈ ਨਾ ਕੋਈ ਹੱਲ ਕੱਢਦੇ ਹਾਂ। ਇਹ ਆ ਜਾਇਓ ਫਿਰ ਕਿਸੇ ਦਿਨ ਮਿਲ ਮੁਲ ਜਾਇਓ ਨਾਲੇ ਪਿੰਡ ਜਾ ਆਉਣਾ ਸੀ ਤੁਸੀਂ ਕੋਈ ਨੀ ਜਾਂਦੇ ਹਾਂ time ਕੱਢਦੇ ਯਾਰ ਕਿਸੇ ਦਿਨ ਓਦਾਂ ਕਦੇ ਜਾਣਾ ਹੀ ਆਂ ਕਨਵੈਨਸਨ ਤੇ।

ਤੇ ਦੇਖਾਂਗੇ ਰਾਤ ਨੂੰ ਫਿਰ ਉੱਥੇ ਘਰ ਚਲੇ ਜਾਇਆ ਕਰਾਂਗੇ। ਆਹੋ ਏਦਾਂ ਹੀ ਕਰ ਲਇਓ। ਹਨਾ ਦਿਨੇ meeting attend ਕਰ ਲਈ ਤੇ ਰਾਤ ਨੂੰ ਘਰ ਚਲੇ ਗਏ। ਉਹ ਡੈਡੀ ਨਾਲ ਹੋਇਆ ਉਦੋਂ ਡੈਡੀ ਦੇ ਗੋਡੇ ਗਾਡੇ ਤੇ ਜਿਹੜਾ ਤੇਲ ਤੂਲ ਲਾਇਆ ਸੀ ਅਲਸੀ ਉਲਸੀ ਦਾ ਉਹਦਾ ਪਿਆ ਫ਼ਰਕ ਕੋਈ? ਫ਼ਰਕ ਫ਼ੁਰਕ ਯਾਰ ਉਹਦਾ ਇੰਨਾ ਕੀ ਹੈ ਹੀ ਹੈ।

ਹਾਂ ਇੰਨਾ ਖ਼ਾਸ ਫ਼ਰਕ ਹੈਨੀ। ਉਹ ਹੁਣ ਤੇ ਗਰਮੀ ਹੈ ਹੁਣ ਤੇ ਮੌਸਮ ਬਦਲ ਗਿਆ ਹੁਣ ਤੇ ਫ਼ਰਕ ਛੇਤੀ ਪੈ ਜਾਊਗਾ। ਦੇਖੋ ਕੀ ਬਣਦਾ।

ਪਰ ਹਜੇ ਸਕੰਜੇ ਨਾਲ ਹੀ ਜਾਂਦਾ ਚੱਲ ਯਾਰ ਆਪਣੇ ਪੈਰਾਂ ਤੇ ਤਾਂ ਹੋਇਆ ਮਾੜਾ ਮੋਟਾ ਇੰਨਾ ਬੜਾ। ਪੈਰਾਂ ਤੇ ਮਾੜਾ ਮੋਟਾ ਹੋ ਗਿਆ

ਤੇ ਮਾੜਾ ਮਾੜਾ ਮੋਟਾ ਹੋ ਗਿਆ ਆਪਣੇ ਪੈਰਾਂ ਤੇ

ਆਹੋ ਪਤਾ ਮੈਨੂੰ ਤੇ ਆਹ ਗਰਮੀਆਂ ਚ ਵਿਆਹ ਵਿਊਹ ਵੀ ਜ਼ਿਆਦਾ ਪੈਣੇ ਆਂ ਗਾੜੀ ਮੁੜਕੇ ਨਵੰਬਰ ਦਸੰਬਰ ਆ ਜਾਣਾ ਨਾ ਉਹਦੇ ਚ ਤੇਰੇ ਪੈਸੇ ਪੂਰੇ ਹੋ ਜਾਂਦੇ ਨੀ ਨਵੰਬਰ ਦਸੰਬਰ ਸਤੰਬਰ ਚ ਅਕਤੂਬਰ ਚ ਇਹਨਾਂ ਦਿਨਾਂ ਚ ਵਿਆਹ ਬੜੇ ਪੈਂਦੇ ਆ ਮੌਸਮ ਬਦਲਿਆ ਹੁੰਦਾ ਵਧੀਆ।

ਤੇ ਹੁਣ ਇੱਕ ਵਾਰੀ ਜਿਹੜੇ ਕਿ ਨੀ ਆਹ ਇਸ਼ਤਿਹਾਰ ਛਪਾ ਕੇ ਤੇ ਹੋਰ ਅਲੱਗ ਅਲੱਗ ਪਿੰਡਾਂ ਚ ਪਵਾ ਦੇ

ਕਿਉਂਕਿ ਰੇਟ ਰੂਟ ਜਿਹੜੇ ਤੂੰ ਰੱਖੇ ਆ ਨਾ ਉਹ ਬੜੇ ਵਧੀਆ ਰੱਖੇ ਆ।

ਪਰ ਉੱਧਰੋਂ ਕੰਮ ਬਥੇਰਾ ਆ ਜਾਣਾ ਤੇਰੇ ਕੋਲ ਪਿੰਡ ਦਾ ਨਾਂ ਵੀ ਆਊਗਾ ਕੋਈ ਗੱਲ ਨੀ।

ਤੇ ਕੰਮ ਕੁੰਮ ਵੇਖ ਲਾ ਜੇ ਨਹੀਂ ਤੇ ਕੋਈ ਰਾਤ ਰੂਤ ਵਾਸਤੇ ਕੰਮ ਵੇਖ ਛੱਡ ਆਪਣੇ ਲਈ ਜੇ ਨਹੀਂ ਹਜੇ ਕੰਮ ਇੰਨਾ ਤੇ ਘਰਦਾ ਗੁਜ਼ਾਰਾ ਕਿੱਦਾਂ ਚੱਲੂਗਾ। ਹਾਂ ਗੁਜ਼ਾਰਾ ਤੇ ਭਰਾ ਚਲਾਉਣਾ ਹੀ ਆਂ ਬੈਕਾਂ ਦੀਆਂ ਕਿਸ਼ਤਾਂ ਦੇਣੀਆਂ।

ਫਸਿਆ ਮੈਂ ਸਾਰੇ ਪਾਸੇ ਤਾਂ ਹੀ ਤੇ ਕਿਹਾ ਨਾ ਵੀ ਇੱਕ ਅੱਧਾ ਕੋਈ ਕੰਮ ਵੇਖ ਲਾ ਵੀ ਜਿਹੜਾ ਸਾਡਾ ਸਰਦਾ ਰਵੇ ਘਰਦਾ ਖ਼ਰਚਾ ਤੇ ਨਿਕਲੇ ਚੱਲ ਹਾਂ ਇਹ ਤੇ ਗੱਲ ਹੈ ਠੀਕ ਕਿ ਨਹੀਂ ਗਾਂਹ ਬੱਚੇ ਹੋਣੇ ਆਂ ਹਜੇ ਮੁਸ਼ਕਲ ਹੋ ਜਾਊ ਏਦਾਂ ਫਿਰ। ਆਹੋ ਇਹ ਤੇ ਗੱਲ ਹੈ। ਹਨਾ ਤੇ ਜੇ ਉਹ ਪਤਾ ਲੱਗਦਾ ਨਾ ਸੁਨੇਹਾਂ ਦਾ ਤੇ ਸੱਚ ਪੱਕਦਾ ਅੱਗੇ

ਤੇ ਰੁਪਈਆ ਦਸ ਵੀਹ ਹਜ਼ਾਰ ਤੀਹ ਹਜ਼ਾਰ ਪੰਜਾਹ ਹਜ਼ਾਰ ਨਾ ਇੱਕ ਜੋੜ ਛੱਡੀ। ਉਹ ਮੈਂ ਤੇ ਭੈਣ ਦੀ ਮੈਂ ਵੀ ਕਰਵਾਇਆ ਯਾਰ ਇੱਕ।

ਅੱਛਾ। ਜਾਂ ਕੋਈ ਮੇਰੀ ਭੈਣ ਭਰਾ ਮੇਰਾ ਕੋਈ ਕੁਆਰਾ,

ਆਹੋ ਤਿੰਨ ਸਾਲ ਵਾਸਤੇ valid ਆ ਜੇ loan ਨੀ ਲਿਆ ਬੈਂਕ ਚੋਂ

ਉਸ ਦੌਰਾਨ ਉਹਨਾਂ ਨੇ ਬੀਮਾ ਕੀਤਾ ਸੀ। ਅੱਛਾ ਅੱਛਾ।

ਤੇ ਇਹ ਤੇ ਜਿਹੜਾ ਤੂੰ loan ਲਿਆ ਵਾ ਇਹ accident ਤੋਂ ਪਹਿਲਾਂ ਲਿਆ ਸੀ ਨਾ ਹਨਾ ਡੈਡੀ ਵਾਲਾ

ਉੱਥੇ ਡੈਡੀ ਦਾ ਵੀ ਜਿਹੜਾ ਡੈਡੀ ਦੇ ਜਿਹੜਾ ਬ ਬੈਂਕ ਚੋਂ loan ਹੋਇਆ ਤੇ ਡੈਡੀ ਦਾ ਵੱਖਰਾ ਬੀਮਾ ਹੈ ਨਹੀਂ ਨਹੀਂ ਵੀ ਜਿੱਦਾਂ ਮੰਨ ਲਾ ਤੇਰੇ ਵਾਲੇ ਬੀਮੇ ਚ ਡੈਡੀ ਨੀ ਹੈਗਾ ਗਾ।

ਉਹ ਵਕੀਲ ਨੂੰ ਤੇ ਉਹ ਕੱਲ੍ਹ ਨੂੰ ਸਮਾਂ ਮੈਂ ਤੇ ਕਹਿਨਾ ਡੈਡੀ ਨੂੰ ਲੈ ਕੇ ਚੱਲੀਏ ਸਰਕਾਰੀ hospital

ਤੇ ਡੈਡੀ ਦਾ ਨਾ ਇੱਕ handicap ਦਾ certificate ਬਣਵਾਉਣਾ ਆਂ

ਆਹ ਪਹਿਲੇ ਬਣਾਇਆ ਸੀ ਉਹਨਾਂ ਨੇ ਪੰਦਰਾਂ percent ਦਾ ਤੇ ਕਹਿੰਦੇ ਸੀ ਛੇ ਮਹੀਨੇ ਤੱਕ ਸੱਟ ਠੀਕ ਹੋ ਜਾਣੀ ਹੈ, ਤੇ ਹੁਣ ਉੱਥੇ ਇਹ ਲਖਾਉਣਾ ਅਸੀਂ ਵੀ ਇਹ ਲੱਤ ਦਾ ਕਰਕੇ ਦੂਜੀ ਲੱਤ ਤੇ ਪ੍ਰਭਾਵ ਪਿਆ ਆ ਤੇ ਇਹ ਮਤਲਬ ਵੀ ਉਹਦੇ ਸ ਦੂਸਰੀ ਲੱਤ ਤੇ ਵੀ ਮਤਲਬ ਪ੍ਰਭਾਵ ਪਿਆ ਤੇ ਜਿਹਦੇ ਕਰਕੇ ਹੈਂਡੀਕੈਪਾਂ ਦੀ ਗਿਣਤੀ ਤੇ ਆਉਂਦਾ ਪਿਆ।

ਚੱਲ ਚੰਗਾ ਕੋਈ ਗੱਲ ਨੀ ਹੋ ਜਾਊਗਾ ਇਹ ਵੀ ਹੱਲ ਆਪੇ ਚੱਲ ਇੰਨਾ ਬੜਾ ਵਾ ਯਾਰ ਉਹ ਨਾ ਵੀ ਹੋਏ ਤੇ ਵੈਸੇ ਵੀ ਦਸ ਵੀਹ ਹਜ਼ਾਰ ਰੁਪਇਆ ਕੋਲ ਰੱਖੀ ਦਾ ਵਾ ਰੱਖੀ ਦਾ ਤਾਂ ਹੈ ਵੀ ਉਹ ਕੇਸ ਕਰਨਾ ਬੁੱੜੇ ਦਾ ਬੀਮਿਆਂ ਦਾ, ਬੀਮਾ ਲੈਣਾ ਉਹ। ਤੇ ਜਿਹੜਾ ਉਹ ਆਇਆ ਸੀ ਬੀਮੇ ਵਾਲਾ ਬੰਦਾ ਉਹਦਾ ਕੀ ਬਣਿਆ ਉਹਨੇ ਨੀ ਕਰੀ ਤੋਰੀ ਗੱਲ ਉਹਨਾਂ ਨੇ ਤੇ ਨਹੀਂ ਸੀ ਤੋਰੀ ਉਹ ਤੇ ਕੰਮ stop ਹੋ ਗਿਆ ਸੀ ਮੈਂ ਕੋਰਟ through ਕੇਸ ਕਰਕੇ ਲੈਣ ਲੱਗਾ ਨਾ ਬੀਮਾ।

ਦਸ ਲੱਖ ਦਸ ਲੱਖ ਰੁਪਏ ਦਾ ਬੀਮਾ ਯਾਰ ਥੋੜ੍ਹੀ ਬਹੁਤੀ ਗੱਲ ਥੋੜ੍ਹੀ ਹੈ ਉਹ ਵੀ ਸਾਲੇ ਤਾਂ ਹੀ ਤੜਫੇ ਸੀ ਕਿ ਇੰਨੇ ਪੈਸੇ ਕੱਲ੍ਹ ਹੀ ਦੇਈਏ ਅਸੀਂ